ਹੁਣ ਇਹਦਾ reason ਕੀ ਆ reason ਬਹੁਤ ਸਾਰੇ ਹੋ ਸਕਦੇ ਹੈ first reason ਮੈਂ discuss ਕਰਨਾ ਚਾਹਾਂਗਾ parenting ਹੁਣ parenting ਕੀ ਹੁੰਦਾ ਹੈ, ਹੁਣ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਜਿਹੜੀ ਹੈਗੀ ਹੈ parents ਜਿਹੜੇ ਹੈਗੇ ਹੈ ਉਹ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

ਤੇ ਉਹ ਆਪਣੇ ਬੱਚੇ ਤੇ ਧਿਆਨ ਨਹੀਂ ਦੇ ਪਾਉਂਦੇ, ਤੇ ਹੁਣ ਬੱਚਾ ਲੈਂਦਾ ਫਿਰ stress ਕਿਸੇ ਵੀ ਗੱਲ ਦਾ ਲੈ ਸਕਦਾ ਕਿ ਉਹਦੇ ਨਾਲ school 'ਚ ਕਿਆ ਹੋ ਰਿਹਾ ਹੈ,

Competition in the sense ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ੍ਹ competition ਜਿਵੇਂ population ਬਹੁਤ ਜ਼ਿਆਦਾ ਵੱਧ ਚੁੱਕੀ,

Jobs ਜਿਹੜੀ ਹੈਗੀਆਂ ਬਹੁਤ ਘੱਟ ਹੋ ਰਹੀਆਂ ਕਿਉਂ ਕਿਉਂਕਿ competition ਬਹੁਤ ਜ਼ਿਆਦਾ ਵੱਧ ਗਿਆ, ਇਸੇ ਚੱਕਰ ਵਿੱਚ ਜਿਹੜੇ ਅੱਜ ਦੇ youth ਹੈ,

ਮੈਂ ਸਰਕਾਰ ਨੂੰ ਵੀ ਇਹੀ ਦਰਖਾਸ ਕਰੂਂਗਾ ਕਿ ਭਹੀ ਜਿਹੜੇ ਵੀ ਆਪਣੇ youth ਹੈ,

ਉਹਨਾਂ ਲਈ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਕਿ ਜਿਹੜੀ ਵੀ ਬੰਦੇ ਕੋਲ skill ਹੈ, ਵੈਸੇ ਅਹ ਸਰਕਾਰ ਨੇ ਇਹ ਵੀ ਚਲਾਈ ਸੀ ਵਿੱਚ make in ਇੰਡੀਆ ਕਰਕੇ skill ਅਹ ਚਲਾਈ ਸੀ ਵਿੱਚ ਮਤਲਬ ਕਿ ਜਿਹੜੇ ਵੀ ਬੰਦੇ ਜਿਹੜੇ ਵੀ skill ਵਿੱਚ ਮਾਹਿਰ ਹੈ

ਇਹ ਮਤਲਬ ਕਿ ਹੋਇਆ ਹੈ ਸਕਸ਼ਮ ਹੋਇਆ ਹੈ, ਪਰ ਇੰਨਾ ਨੀ ਹੋਇਆ।

ਤੇ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿੰਨੀ ਬੇਰੁਜ਼ਗਾਰੀ ਹੈ ਸਾਡੀ country ਵਿੱਚ

ਤਾਂ ਇਸੇ ਲਈ ਇਹ ਵੀ reason ਹੈ ਕਿ mental stress ਬਹੁਤ ਜ਼ਿਆਦਾ ਵੱਧਦਾ ਹੈ।

ਤੇ ਕਿਹੜੇ ਬੰਦੇ UPSC ਵਗ਼ੈਰਾ ਦੀ ਤਿਆਰੀ ਕਰਦੇ ਆ, ਉਹ ਵੀ mental stress ਲੈਂਦੇ ਆ ਕਿ ਸਾਡਾ exam ਨਿਕਲੇਗਾ ਕਿ ਨਹੀਂ ਨਿਕਲੇਗਾ

ਤੇ ਤੇ ਇਹਦੇ ਨਾਲ ਕਾਫ਼ੀ reason ਹੋ ਸਕਦੇ ਹੈ ਜਿਹਦੇ ਨਾਲ mental stress ਹੁੰਦਾ ਹੈ ਜਾਂ ਵੱਧ ਸਕਦਾ ਹੈ ਤਾਂ ਇਹ ਇਹਨੂੰ ਠੀਕ ਕਰਨ ਲਈ ਕਾਫ਼ੀ ਕੁਛ ਹੈ ਜਿਵੇਂ counsellors ਬੈਠੇ ਹੋਏ ਹੈ,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 Counselor in the sense ਕੀ ਕਰੇਗਾ, ਉਹ ਸਿਰਫ਼ ਸਾਨੂੰ ਗੱਲਾਂ ਬਾਤਾਂ ਕਰਕੇ ਤੁਹਾਡਾ ਜਿਹੜਾ ਹੈ mental stress ਜਿਹੜਾ ਹੈਗਾ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੇਗਾ, ਉਹੀ ਪੈਸੇ ਤੁਸੀਂ ਅਗਰ ਕਿਸੇ ਗ਼ਰੀਬ ਨੂੰ ਦੇ ਦਓ ਕਿੰਨਾ ਫ਼ਾਇਦਾ ਹੈ, ਹਨਾ ਤੇ ਜੇ parents ਹੀ ਆਪਣੇ ਬੱਚੇ ਦੀ counselling ਕਰਨਾ ਸ਼ੁਰੂ ਕਰ ਦੇਣ ਇਹ counselor ਦੀ ਲੋੜ ਹੀ ਨੀ ਹੋਊਗੀ

ਪਰ ਫਿਰ ਉਹੀ reason ਆ ਜਾਂਦਾ ਕਿ parents ਅਹ ਬੱਚਿਆਂ ਤੇ ਧਿਆਨ ਨਹੀਂ ਦੇ ਪਾਉਂਦੇ ਤੇ ਇਹਨਾਂ ਇਹਦੇ ਵਿੱਚ ਉਹਨਾਂ ਦੀ ਕੋਈ ਗ਼ਲਤੀ ਨੀ ਹੈ ਪਰ ਦੇਖਿਆ ਜਾਏ ਤਾਂ ਬੱਚੇ ਤੇ ਧਿਆਨ ਦੇਣਾ ਵੀ ਜ਼ਰੂਰੀ ਹੈ, ਤਾਂ ਇਸੇ ਲਈ ਆ ਕਿ ਜਿਹੜੇ counsellors ਹੈ ਉਹਨਾਂ ਦਾ ਤੁਸੀਂ help ਲੈ ਸਕਦੇ ਹੋ, ਜੇ ਤੁਸੀਂ mental stress ਨਾਲ ਜੂਝ ਰਹੇ ਹੋ,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

Discuss ਕਰ ਲੈਂਦੇ ਤੀਜਾ point ਕਿਆ ਹੈ ਜਿਹੜਾ ਅਹ rejection love rejection ਜਿਹਨੂੰ ਕਹਿੰਦੇ ਆ, ਅੱਜ ਕੱਲ੍ਹ ਆਪਾਂ ਦੇਖ ਰਹੇ ਜਿਹੜੇ youth ਆ ਇਹ, ਇਹਨਾਂ ਕੰਮਾਂ ਪਿੱਛੇ ਜ਼ਿਆਦਾ ਜੂਝ ਰਹੀ ਹੈ ਕਿ drinks ਕਰਦੇ ਨੇ smoking ਕਰਦੇ ਨੇ,

Love ਲੁਵ ਵਿੱਚ ਪੈ ਜਾਂਦੇ ਹੈ,

ਸਾਡੀ youth ਵਿੱਚ ਤਾਂ ਏਦਾਂ ਸੀਗਾ ਹੀ ਨੀ ਕੁਛ ਵੀ ਸਾਡੀ ਮਤਲਬ ਕਿ ਜਦੋਂ age start ਹੋਈ ਸੀ ਅਹ ਆਪਣਾ start ਹੋਈ ਸੀ ਉਦੋਂ ਤੱਕ ਤਾਂ ਸਾਨੂੰ phone ਵੀ ਨੀ ਮਿਲੇ ਹੋਏ ਸੀ ਅੱਜ ਕੱਲ੍ਹ ਕੀ ਹੈ ਕਿ phone ਤੇ ਹੀ ਸਾਰੀ ਗੱਲਬਾਤ ਹੋ ਜਾਂਦੀ ਹੈ,

ਹਨਾ ਤੇ ਇਸ ਲਈ ਮੈਂ ਚਾਹੁਨਾ ਕਿ ਜਿਹੜੇ love rejection ਵਰਗੇ ਜਿਹੜੇ case ਆਉਂਦੇ ਆ ਇਹਨਾਂ ਤੋਂ ਬਚੋ।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

ਤੇ ਇਹ reason ਵੀ ਜਿਹੜਾ love rejection reason ਵੀ ਹੈਗਾ, ਇਹ ਵੀ ਬਹੁਤ ਵੱਡਾ reason ਹੈ mental stress ਦਾ, ਬੱਚੇ stress ਲੈ ਲੈਂਦੇ ਹੈ ਤੇ ਇਸ ਲਈ ਇਹਦੇ ਵਿੱਚ ਵੀ parents ਦਾ ਬਹੁਤ ਵੱਡਾ ਰੋਲ ਆਉਂਦਾ ਕਿ ਉਨ~ ਉਹ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ ਕਰਨ, ਉਹਨਾਂ ਨੂੰ ਸਮਝਾਉਣ ਕਿ ਏਦਾਂ ਦਾ ਕੁਛ ਨੀ ਹੁੰਦਾ, ਇਸਨੂੰ ਛੱਡੋ ਤੇ ਅੱਗੇ ਵਧੋ। Okay ਤਾਂ ਮਤਲਬ ਤੁਹਾਡੇ according ਇਹ ਤਿੰਨ ਮਤਲਬ main reason ਸੀਗੇ ਕਿ ਜਿਸ ਨਾਲ ਕਿ ਜੋ student ਹੈ ਜਾਂ ਕੋਈ ਵੀ ਇੱਕ generation ਦਾ ਵਿਅਕਤੀ ਹੈ ਤੇ ਆਪਣੀ mental health ਨੂੰ ਖ਼ਰਾਬ ਕਰ ਲੈਂਦੇ ਆ, ਨਹੀਂ, ਦੇਖੋ reasons ਬਹੁਤ ਸਾਰੇ ਹੁੰਦੇ ਹੈ, ਹੁਣ ਜਿਵੇਂ ਤੁਸੀਂ ਗੱਲ ਕਰੋ disorder ਦੀ psychology ਵਿੱਚ ਕਾਫ਼ੀ ਸਾਰੇ disorders ਹੁੰਦੇ ਆ ਜਿਹਦੇ ਨਾਲ ਸਾਡਾ stress ਜਿਹੜਾ ਹੈ ਉਹ ਤੁਸੀਂ ਲੈਂਦੇ ਹੋ ਜਿਵੇਂ ਇੱਕ PTS ਦੀ ਕਰਕੇ stress ਹੁੰਦਾ post matric disorder ਹੁਣ post matric disorder ਕਈਆਂ ਨੂੰ ਨਹੀਂ ਪਤਾ ਹੁੰਦਾ, ਤੁਹਾਨੂੰ ਵੀ ਨੀ ਪਤਾ ਹੋਣਾ ਹੈ,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

Post matric disorder ਤੇ ਜੇ ਉਹਨੇ ਦੇਖ ਲਿਆ ਹੋਵੇ ਤੇ ਉਹਨੂੰ ਡ~ ਉਸੇ ਚੀਜ਼ ਦਾ fear ਹੋ ਜਾਵੇ ਇੱਕ ਤੁਸੀਂ ਅਹ ਦੇਖਿਆ ਹੋਣਾ ਡਰ ਪਾਣੀ ਦਾ ਡਰ ਹੁੰਦਾ ਕਈਆਂ ਨੂੰ ਕਿ ਅਹ ਨਹਿਰ ਦੇ ਕੋਲ ਨੀ ਜਾ ਪਾਉਂਦੇ ਕਿਉਂਕਿ ਉਹਨਾਂ ਨੂੰ ਪਾਣੀ ਦਾ ਡਰ ਹੁੰਦਾ ਕਿੰਨਾ ਡੂੰਘਾ ਆ ਅਸੀਂ ਡੁੱਬ ਤਾਂ ਨੀ ਜਾਵਾਂਗੇ ਤੇ ਉਹਦੇ ਕਰਕੇ ਵੀ mental stress ਹੋ ਸਕਦਾ ਹੈ,

ਕਾਫ਼ੀ ਤਰ੍ਹਾਂ ਦੇ psychology ਵਿੱਚ disorders ਹੁੰਦੇ psychology ਹੁੰਦੀ ਹੈ ਕਿ ਅਸੀਂ human behaviour ਨੂੰ ਪੜ੍ਹਨਾ Psychology ਵਿੱਚ ਕੀ ਪੜ੍ਹਦੇ ਆਪਾਂ human behaviour ਦੇ ਉੱਤੇ ਕਿ ਬੰਦਾ ਕਿਵੇਂ behave ਕਰਦਾ ਹੈ, ਤੇ psychology ਵਿੱਚ ਕਾਫ਼ੀ ਸਾਰੇ test ਹੁੰਦੇ ਆ, ਜਿਹਦੇ ਨਾਲ ਕੀ ਹੁੰਦਾ ਕਿ ਆਪਾਂ ਜਿਹੜਾ stress ਨੂੰ ਹੈ ਉਹਨੂੰ ਘੱਟ ਕੀਤਾ ਜਾਂਦਾ ਹੈ। ਤੇ ਅਸੀਂ ਵਿੱਚ stress ਬਾਰੇ ਪੜ੍ਹਦੇ ਹਾਂ ਕਿ stress ਹੁੰਦਾ ਕੀ ਹੈ, ਕਿੱਦਾਂ ਹੁੰਦਾ ਹੈ, ਕਿਵੇਂ ਇਹਨੂੰ ਠੀਕ ਕੀਤਾ ਜਾਂਦਾ ਹੈ, ਕਿਹੜੇ ਕਿਹੜੇ experiment ਅਸੀਂ ਅਹ ਜਿਹੜੇ ਆਪਣੇ ਅਹ patient ਆ ਉਹਦੇ ਉੱਤੇ ਅਸੀਂ ਅਹ ਕਰ use ਕਰ ਸਕਦੇ ਹਾਂ ਉਹਦਾ stress ਘਟਾਉਣ ਲਈ, ਕਿਹੜੀ ਆਪਾਂ cause ਦੀ technique use ਕਰ ਸਕਦੇ ਹਾਂ ਤੇ ਕਾਫ਼ੀ ਸਾਰੇ terms ਹੁੰਦੇ ਆ psychology ਵਿੱਚ ਜਿਹੜੇ ਤੁਹਾਨੂੰ ਅੱਗੇ ਮੈਂ ਦੱਸ ਦੁਗਾਂ। ਤਾਂ ਮਤਲਬ ਮਤਲਬ ਕਾਫ਼ੀ ਹੋ ਸਕਦੇ ਨੇ ਮਤਲਬ ਕਾਰਨ ਕਈ ਹੋ ਸਕਦੇ ਨੇ ਕੋਈ limited ਚੀਜ਼ ਨੀ ਹੈਗੀ ਕਿ ਇਹੀ ਕਾਰਨ ਹੈ, ਤਾਂ ਕਾਰਨ ਕੁਛ ਵੀ ਹੋ ਸਕਦਾ ਹੈ ਚਾਹੇ ਉਹ ਮਤਲਬ ਮਤਲਬ ਕੁਛ ਵੀ ਇਹ ਜਿਹਾ ਕਾਰਨ ਵੀ ਹੋ ਸਕਦਾ ਜਿਹਦੇ ਨਾਲ mental health ਖ਼ਰਾਬ ਹੋ ਸਕਦੀ ਹੈ, ਕੋਈ limit ਨੀ ਹੈਗੀ ਇਸ ਗੱਲ ਦੀ, ਤਾਂ ਅਗਰ ਇੱਕ ਇਨਸਾਨ ਹੈ ਇੱਕ student ਹੈ ਕਿਉਂਕਿ ਅੱਜ ਦੇ student ਵਿੱਚ suicide attempt ਜ਼ਿਆਦਾ ਆ ਰਹੇ ਨੇ, ਤਾਂ student ਨੂੰ ਇਹ ਜਿਹਾ ਕੀ ਚੀਜ਼ ਕਰਨੀ ਚਾਹੀਦੀ ਹੈ ਕਿ ਜਿਸ ਨਾਲ ਇਹ ਚੀਜ਼ਾਂ ਦੇ ਉੱਪਰ ਜ਼ਿਆਦਾ ਰੋਕ ਲਗਾਈ ਜਾ ਸਕੇ ਜਾਂ ਉਹਨਾਂ ਦਾ ਧਿਆਨ suicide ਦੇ ਉੱਪਰ ਨਾ ਜਾਏ ਅਤੇ ਉਹ attempt ਜਿਹੜਾ ਆਪਣਾ ਕਰ ਰਿਹਾ ਉਹ succeed ਨਾ ਕਰ ਪਾਉਣ। ਦੇਖੋ students ਜੇ ਲਾਇਆ ਜਾਵੇ ਹਿਸਾਬ students ਤਾਂ ਦੇਖੋ students ਤੇ ਅੱਜ ਕੱਲ੍ਹ ਜ਼ਿਆਦਾ ਧਿਆਨ ਨਹੀਂ ਦੇ ~ਦੇ ਰਹੇ teachers ਵੀ teachers ਵੀ ਤੇ parents ਵੀ ਤੇ ਇਹਨਾਂ ਦਾ ਉਹਨਾਂ ਨੂੰ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਬੱਚਾ ਉਸ time ਕੀ ਸੋਚ ਰਿਹਾ ਹੈ, ਜੇ ਤੁਸੀਂ ਹੁਣ ਕੀ ਸੋਚ ਰਹੇ ਹੋ ਮੈਨੂੰ ਕੁਛ ਨੀ ਪਤਾ ਹਨਾ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

Inner inner motivation ਕੀ ਹੁੰਦੀ ਹੈ ਜਿਹੜੀ ਆਪਾਂ ਖੁੱਦ ਤੋਂ ਲੈਂਦੇ ਹਾਂ,

ਹੁਣ ਖੁੱਦ ਤੋਂ ਕਿੱਦਾਂ ਲੈਂਦੇ ਹਾਂ ਕਿ ਜਿਵੇਂ ਮੇਰੀ motivation ਕਿੱਦਾਂ ਕਿ ਜਦੋਂ ਮੈਨੂੰ workout ਕਰਨਾ ਹੁੰਦਾ ਮੈਂ ਗਾਣੇ ਸੁਣਦਾ motivational ਅਹ like beats ਜਿੱਦਾਂ ਹੁੰਦੀਆਂ ਮਤਲਬ ਕਿ ਅੰਗਰੇਜ਼ੀ song ਜਿਹੜੇ ਹੁੰਦੇ ਆ, ਉਹ ਮੈਂ ਸੁਣਦਾ,

ਉਹਨਾਂ ਨੂੰ ਕਹਿੰਦੇ inner motivation ਮਿਲਦੀ ਹੈ outer motivation ਕੀ ਹੁੰਦੀ ਕਿ ਮੈਨੂੰ ਜਿਹਨੂੰ ਦੇਖ ਕੇ ਮੈਨੂੰ motivation ਅਹ ਦੇ ਲੈਣੀ ਜਿਵੇਂ ਕਈ teachers ਹੁੰਦੇ ਆ ਨਾ ਜਿਹਨੂੰ ਦੇਖ ਕੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਅਹ ਮੈਂ ਇਹਦੇ ਵਾਂਗ ਬਣਨਾ ਹੈ, ਯਾ ਜਿਹੜੇ ਉਹਦੇ ਅਹ ਮਤਲਬ ਕਿ ਜਿਹੜਾ ਇਹਨੂੰ ਧ~ ਪੜ੍ਹਾਉਣ ਦਾ ਤਰੀਕਾ ਹੁੰਦਾ teacher ਦਾ

ਉਹ ਹੁੰਦੀ ਆ outer motivation ਜਿਹੜੀ ਤੁਹਾਨੂੰ ਤੁਸੀਂ ਦੇਖ ਕੇ ਆਪਣੇ ਆਪ 'ਚ ਕਿ ਆਪਣਾ ਲਿਆਉਂਦੇ ਹੋ ਵੀ ਹਾਂ ਹੁਣ ਮੈਂ ਇਹਦੇ ਵਾਂਗ ਕਰਾਂਗਾ, ਇਹਦੇ ਵਾਂਗ ਪੜ੍ਹਾਂਗਾ। ਜਿਵੇਂ ਤੁਸੀਂ topper ਦਾ example ਲਾ ਸਕਦੇ ਹੋ, ਜਿਹੜਾ mid bencher ਹੁੰਦਾ ਹੈ, ਉਹ ਹਮੇਸ਼ਾ topper ਨੂੰ ਦੇਖਦਾ ਕਿ ਹਾਂ ਮੈਂ ਇਹਦੇ ਵਾਂਗ ਬਣਾਂਗਾ, ਇਹਦੇ ਵਾਂਗ answer ਦੇਵਾਂਗਾ ਇਹਦੇ ਵਾਂਗ ਲਿਖਾਂਗਾ, ਇਹਦੇ ਵਾਂਗ handwriting ਕਰਾਂਗਾ, ਉਹ ਹੁੰਦੀ ਆ outer motivation ਤਾਂ ਇੱਕ teacher ਨੂੰ ਹਮੇਸ਼ਾ motivate ਕਰਨਾ ਚਾਹੀਦਾ ਬੱਚਿਆਂ ਨੂੰ ਕਿ ਵੀ ਤੂੰ ਕਰ ਸਕਦਾ ਤੂੰ ਕਰ ਲਊਗਾ, ਜਿਵੇਂ ਅਹ ਹਮੇਸ਼ਾ parents ਜਿਹੜੇ ਮੇਰੇ parents ਸੀ, ਉਹ ਹਮੇਸ਼ਾ ਮੈਂ ਚਾਹੇ ਕਰਦਾ ਨੀ ਸੀ ਪਰ ਉਹ ਹਮੇਸ਼ਾ teacher ਨੂੰ ਕਹਿੰਦੇ ਕੋਈ ਨੀ ਕਰ ਲਊਗਾ, ਆਪਣਾ ਬੱਚਾ ਹੈ ਸਮਝਦਾਰ ਹੈ ਕਰ ਲਊਗਾ, ਇਹ ਤੁਹਾਡੇ ਨਾਲ ਵੀ ਹੋਇਆ ਹੋਣਾ ਮੇਰੇ ਖਿਆਲ,

ਠੀਕ ਹੈ ਤੇ ਉਹੀ ਹੈ ਮਤਲਬ ਕਿ ਬੱਚਿਆਂ ਨੂੰ ਹਮੇਸ਼ਾ motivate ਰੱਖਣਾ ਚਾਹੀਦਾ ਹੈ ਕਿ ਜੇ ਬੱਚਾ ਪੜ੍ਹਾਈ ਵਿੱਚ ਠੀਕ ਨਹੀਂ ਹੈ ਉਹ ਕਿਤੇ ਨਾ ਕਿਤੇ ਤਾਂ set ਹੋਊਗਾ ਹੀ ਹੋਊਗਾ, ਉਹਦੇ ਵਿੱਚ ਕੋਈ ਨਾ ਕੋਈ skill ਹੋਊਗੀ ਹੀ ਹੋਊਗੀ, ਚਾਹੇ ਉਹ ਖੁੱਦ ਨੀ ਲੱਭ ਪਾ ਰਿਹਾ ਤੁਹਾਨੂੰ ਖੁੱਦ ਨੂੰ ਉਹਨੂੰ ਦੱਸਣਾ ਪੈਣਾ ਕਿ ਹਾਂ ਤੂੰ ਇਹਦੇ ਵਿੱਚ ਮਾਹਿਰ ਹੈ ਤੂੰ ਇਸ ਚੀਜ਼ 'ਚ ਜਾ ਇਹ skill ਤੇਰੇ ਕੋਲ ਹੈ, ਇਸ field ਵਿੱਚ ਜਾ ਜੇ ਪੜ੍ਹਾਈ ਵਿੱਚ ਚੰਗਾ ਨਹੀਂ ਹੈ ਤਾਂ sports ਵਿੱਚ ਜਾ, ਜੇ sports ਵਿੱਚ ਚੰਗਾ ਨਹੀਂ ਹੈ ਤਾਂ singing ਵਿੱਚ ਜਾ dancing ਵਿੱਚ ਜਾ ਕਈ ਕਿੰਨੀ ਸਾਰੀ ਸਾਡੇ ਕੋਲ opportunities ਆ, ਤੁਹਾਨੂੰ ਉਹਨੂੰ ਦੱਸਣੀ ਚਾਹੀਦੀ ਹੈ,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 ਤੇ ਇੱਕ ਹੋਰ ਗੱਲ ਵੀ ਮੈਂ ਇਹ ਕਰਨੀ ਚਾਹਾਂਗਾ ਕਿ ਮੰਨ ਲਓ ਇੱਕ ਹੁਣ ਬੱਚੇ ਆ ਜਿਹੜੇ ਆਪਾਂ ਰੋਕ ਤਾਂ ਸਕਦੇ ਹਾਂ ਠੀਕ ਹੈ but ਜੋ finally ਪੂਰਾ ਜਾ ਚੁੱਕੇ ਨੇ ਜੋ depression ਦਾ ਇੱਕ ਬੰਦਾ ਉਸਨੂੰ ਕਿਵੇਂ redeem ਕੀਤਾ ਜਾਵੇ ਤੇ ਕਿਵੇਂ ਉਹਨੂੰ ਉਸੇ depression ਦੀ ਹਾਲਤ ਚੋਂ ਬਾਹਰ ਕੱਢਿਆ ਜਾ ਸਕਦਾ ਹੈ?

ਅਹ ਹਾਲੇ ਮੈਨੂੰ experiments ਵੈਸੇ ਯਾਦ ਨਹੀਂ ਆ ਰਹੇ ਇੰਨੇ ਬਹੁਤ ਸਾਰੇ experiment ਆ ਜਿਵੇਂ ਕਿ interview ਵੀ ਇੱਕ ਤਰ੍ਹਾਂ ਦਾ experiment ਹੀ ਹੈ, ਜਿਹਦੇ ਵਿੱਚ ਕਿ ਆਪਾਂ ਉਸ ਬੰਦੇ ਬਾਰੇ ਜਾਣਕਾਰੀ ਲੈਂਦੇ ਹਾਂ ਤੇ

In the sense ਮਤਲਬ ਕਿ ਤਿੰਨ ਚਾਰ page ਦੀ sheet ਤਿਆਰ ਕਰਦੇ ਹਾਂ ਜਿਹਦੇ ਵਿੱਚ ਕੀ ਹੁੰਦਾ ਕਿ ਅਲੱਗ ਅਲੱਗ ਤਰ੍ਹਾਂ ਦੇ questions ਹੁੰਦੇ ਆ, ਤੇ ਅਸੀਂ ਉਹ questions ਅਹ patient ਤੋਂ ਪੁੱਛਦੇ ਹਾਂ ਤੇ

ਤੁਸੀਂ ਰਿਕਮੈਂ~ ਤੁਹਾਨੂੰ ਇਹੀ recommend ਕਰਾਂਗਾ ਕਿ ਤੁਸੀਂ counselor ਕੋਲ ਜਾਓ, ਠੀਕ ਹੈ ਜੇ ਤੁਸੀਂ ਆਪਣੇ ਆਪ ਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਯੋਗਾ ਤੋਂ ਵਧੀਆ ਹੋਰ ਕੁਛ ਨੀ ਹੈ, ਯੋਗਾ ਇੱਕ ਇਹ ਜਿਹੀ ਚੀਜ਼ ਹੈ ਜਿਹੜੀ ਤੁਹਾਡੀ mental fitness ਨੂੰ, ਹਮੇਸ਼ਾ ਵਧਾਊਗੀ mental fitness ਦੇ ਨਾਲ ਨਾਲ ਤੁਹਾਡੀ physical fitness ਵੀ ਵਧਾਊਗੀ। Okay ਤਾਂ ਅਗਰ ਆਪਾਂ ਗੱਲ ਕਰੀਏ ਕਿ ਅੱਜ ਦੀ new generation ਹੈ, ਤਾਂ consumption of alcohol ਕਿੰਨਾ ਕੁ ਜ਼ਿਆਦਾ vary ਕਰਦਾ ਹੈ ਇਸ ਚੀਜ਼ ਦੇ ਪਿੱਛੇ? ਦੇਖੋ as a as a student ਤੁਸੀਂ

ਚਾਹੇ ਸੱਠ ਸੱਤਰ ਉਮਰ ਹੋਵੇ ਤੁਸੀਂ alcohol ਜਾਂ age ਗੇਮਾਂ ਦੇ ਤੁਸਾਂ ਆਦਿ ਹੋਣਾ ਹੀ ਨੀ, ਠੀਕ ਹੈ, ਕਿ ਹੁਣ ਜਿਵੇਂ ਤੁਸੀਂ question ਪੁੱਛਿਆ ਹੈ as a student ਤਾਂ ਮੈਨੂੰ ਲੱਗਦਾ ਤੁਸੀਂ ਵੀ as a student use ਕੀਤਾ ਹੋਣਾ ਤਾਂ ਹੀ ਤੁਸੀਂ ਪੁੱਛ ਰਹੇ ਹੋ ਏਦਾਂ ਦੇ question ਨਹੀਂ ਚਲੋ ਠੀਕ ਹੈ ਤੇ ਨਹੀਂ ਹੋਣਾ ਵੀ ਨੀ ਚਾਹੀਦਾ ਹਨਾ ਕਿਉਂਕਿ

ਜਿਹੜੀ student life ਹੈ ਉਹ ਵਿੱਚ ਇਹ ਹੁੰਦਾ ਕਿ ਜੇ ਸੰਭਲ ਗਏ ਸੰਭਲ ਗਏ ਜੇ ਵਿਗੜ ਗਏ ਵਿਗੜ ਗਏ,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

ਜਦੋਂ ਤੁਸੀਂ college ਚਲੇ ਗਏ college ਤੋਂ ਬਾਅਦ ਤਾਂ ਮਤਲਬ ਕਿ end ਹੀ ਆ ਉਸ ਤੋਂ ਬਾਅਦ ਤਾਂ ਤੁਹਾਡੀ stress life ਹੀ ਚੱਲੇਗੀ ਫਿਰ ਉਹ ਤੁਹਾਡੇ ਉੱਤੇ ਆ ਤੁਸੀਂ ਆਪਣਾ ਕਿਵੇਂ manage ਕਰਦੇ ਹੋ time ਨੂੰ, ਠੀਕ ਹੈ ਤਾਂ ਜੇ stress ਵੀ ਹੁੰਦਾ ਤਾਂ ਤੁਸੀਂ ਇਹਨਾਂ ਕੰਮਾਂ ਤੋਂ ਦੂਰ ਰਹਿਣਾ ਹੈ, ਜੇ stress ਹੋ ਰਿਹਾ ਆਪਣੇ ਮਾਂ ਪਿਓ ਕੋਲ ਚੱਲ ਜਾਓ ਬੈਠ ਜਾਓ ਉਹਨਾਂ ਕੋਲ ਚਾਹੇ ਕੁਛ ਬੋਲੋ ਵੀ ਨਾ।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

ਤਾਂ ਮਤਲਬ ਬਹੁਤ ਚੰਗੀਆਂ ਗੱਲਾਂ ਤੁਹਾਡੇ ਤੋਂ ਸਿੱਖਣ ਨੂੰ ਮਿਲੀਆਂ ਸਾਨੂੰ ਵੀ ਤੇ ਸਾਡੇ viewers ਨੂੰ ਵੀ, ਜਿਹੜੀ ਵੀ ਸਾਨੂੰ ਤਾਂ ਦੇਖ ਰਹੇ ਆ ਦੇਖਣਗੇ ਅੱਗੋਂ ਵੀ, ਤਾਂ ਅੱਜ ਇਹ ਸਮੇਂ ਦੀ ਸਾਨੂੰ ਅੱਜ ਇੰਨੀ ਕੁ ਹੀ ਇਜਾਜ਼ਤ ਸੀ,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

Thank you sir Hello

ਸਤਿ ਸ੍ਰੀ ਅਕਾਲ ਵਾਦੀਆਂ ਤੁਸੀਂ ਦੱਸੋ ਠੀਕ ਹੋ ਸਾਜਾਂ ਹਾਂਜੀ ਵਾਦੀਆਂ ਵਾਦੀਆਂ ਹੋਰ ਕਿ ਕਰ ਰਹੇ ਸੀ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

ਮੇਨੂ Mobile ਤੇ ਹੈ ਮਿਲਿਆ ਸਿੰਘ ਇਸ ਬਾਰੇ ਵਿਚ ਦੱਸੋ ਗੇ ਮੇਨੂ ਤੁਸੀਂ ਹਨ ਗ ਹਨ ਗ ਜਿਸ ਤ੍ਰਾਹ ਵਰਤਮਾਨ ਯੁਗ ਡੇ ਵਿਚ ਸੋਤਨਾਤ ਸਰਸ਼ਾਰ ਦਾ ਸਬ ਤੋਂ ਵੁੱਧ ਹਰਮਨ ਪਯਾਰਾ ਇਸ ਤ੍ਰਾਹ ਜਾਣੋ Mobile phone ਯਾ Cell phone ਵੀ ਕਿਹਾ ਜਾਂਦਾ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 ਉਸ ਸਮੇਂ ਇਸ ਦੀ ਕੀਮਤ ਤੇ ਖਰਚਾ ਵੀ ਬਹੁਤ ਜ਼ਿਆਦਾ ਹੋਂਦ ਸੀ ਤੇ ਅਜੇ ਐਡੀ ਵਰਤੋਂ ਆਮ ਹੋ ਗਏ ਤੇ ਹਰ ਕੋਈ ਐਨੋ ਆਸਾਨੀ ਨਾਲ ਖਰੀਦ ਸਕਦਾ ਆਈ ਤੇ ਐਹੈ ਕਰਨ ਆਏ ਕ ਐਡੀ ਵਰਤੋਂ ਕਰਨ ਆਲੇ ਲੋਕਾਂ ਦੀ ਗਿਣਤੀ ਵਿਚ

ਹਨ ਗ ਜਿਵੇਂ ਵਰਤਮਾਨ ਵਿਚ ਪਹਾੜਾਂ ਵਿਚ ਕੇ ਕੰਪਨੀਆਂ ਵੀ ਸੇਵਾ ਪ੍ਰਦਾਨ ਕਰਦਿਆਂ ਨੇ ਨਾ ਹਨ ਗ ਆਈ ਸੇਵਾ ਮੁਹਈਆ ਕਰੂੰ ਲਈ ਬਹੁਤ ਸਾਰੀਆਂ ਕੰਪਨੀਆਂ ਨੇ ਜੋ ਕ ਨਵੀਆਂ ਵੇ ਆ ਗਈਆਂ ਨੇ ਜਿਵੇਂ ਕ ਸਮਸੁੰਗ ਹੋ ਗਯਾ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 ਸਕੀਮਾਂ ਰਿਆਇਤਾਂ ਤੇ ਵਿਸ਼ੇਸ਼ ਚੋਟਾਂ ਤੇ ਹੋਰ ਦਿਲ ਕਿਚਨ ਲਈ ਪੱਕਾਗੇ ਗ੍ਰਾਹਕਾਂ ਨੋ ਅਕਸ਼ਰਤੀਤ ਕਰਦਿਆਂ ਨੇ ਆਪਣੇ ਵਲ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

ਹਮ ਹਨ ਗ ਐਡੇ ਵਿਚ ਅਗਰ ਆਪਾਂ mobile phone ਦੀਆਂ ਖ਼ੂਬੀਆਂ ਜੇ ਗੱਲ ਕਰੀਏ ਆਪਾਂ ਤੇ ਐਨੋ ਇੰਨਾ ਉਪਯੌਗਿ ਬਣਾ ਦਿੱਤੋ ਐਨੋ ਸਿਰਫ ਐਸੀ ਵਰਤ ਤੋਂ ਸਿਰਫ ਲੋੜਾਂ ਸਾਰੀ ਨੇ ਬਲਕਿ ਲੋੜਾਂ ਤੋਂ ਵੁਡ ਵੇ ਆਏ ਤੇ ਐਸ ਤੇ ਅਲਾਵਾ ਕਿਆਸੀ ਚਮਤਕਾਰ ਕਿਸੀ ਕ੍ਰਿਸ਼ਮਈ ਨਾਲੋਂ ਘੁੱਟ ਨੇ ਹੈ ਹੀ Mobile phone ਦਾ ਸਬ ਤੋਂ ਵਾਡਾ ਲਾਵ ਆਈ ਹਾਯ ਕ ਸਾਡੀ ਕੋਲ ਪੁਰਸ਼ ਆ ਜੇਬ ਵਿਚ ਮੋਜੋੜ ਰਹਿੰਦਾ ਹੈ ਆਏ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 ਤੇ ਐਸੀ ਵਾਂਝੋਂ ਜੇਰੀ ਦਗੀ ਡੇ ਰਿਤੇ ਦਾ ਸੁਖਾਲਾਪੈਨ ਉਹ ਆਂਦਾ ਆਏ ਤੇ ਦੋਸਰਾ ਅਗਰ ਕੀਤਾ ਜੀ ਤੇ ਫੋਨ ਕਰਨ ਆਲੇ ਦਾ ਨੰਬਰ ਤੁਹਡੇ ਫੋਨ ਤੇ ਆ ਜਾਂਦਾ ਆਏ ਹੁਣ ਤਾਂ ਨੰਬਰ ਡੇ ਨਾਲ ਫੋਟੋ ਵੇ ਆਂ ਲੱਗ ਪਾਏ ਆ ਐਸ ਤੋਂ ਅਲਾਵਾ ਦੂਜੀ ਸਰ ਕਿਸੇ ਹੋਰ ਕਰਨ ਫੋਨ ਸੁਰਾਂ ਤੋਂ ਅਸਮਰਥ ਰਹਿੰਦੈ ਆਈ ਤੇ ਤੁਸੀਂ ਉਸ ਨੂੰ mobile phone ਵਿਚ ਸਨੇਹਾ ਲਿਖ ਕ ਵੇ ਭੇਜ ਸਕਦੇ ਓ ਤੇ ਤੀਸਰਾ ਲਾਵ ਆਈ ਹੈ ਕ ਐਡੀ ਜ਼ਿੰਦਗੀ ਵਿਚ ਮਜੋਦਾ ਕੋਈ ਡਾਇਰੀ ਆ ਪੇਂ ਦੀ ਜਾਰੋਰਾਤ ਨੇ ਪੈਂਦੈ ਕੋਲ ਰੱਖਣ ਡੀ ਕਿਉਂਕਿ ਐਸ ਵੈਲੀ ਸਾਰੇ ਨੰਬਰ ਆਖਰ ਕਰਾਮਾਤ ਤਾਰ feed ਕੀਤੀ ਜਾ ਸਕਦੇ ਹਨ ਤੇ ਪੇਂ ਤੇ ਪੋਰੇ ਨਾਮ ਦਾ ਨੰਬਰ dial ਕੀਤਾ ਜਾ ਸਕਦਾ ਆਏ ਐਡੇ ਵਿਚ ਘਰਿ, ਅਲਾਰਮ, ਕੈਲਕੁਲੇਟਰ, ਕੈਪਸ, ਰ ਦਾ ਕਾਮ ਵੇ ਲਿਆ ਜਾ ਸਕਦਾ ਆਏ ਤੇ photogrphy, video, film, recording, ਵੇ ਐਡੇ ਨਾਲ ਕੀਤੀ ਜਾ ਸਕਦੈ ਆਏ ਤੇ ਆਈ main mobile ਡੇ ਫਾਇਦੇ ਆ ਲਾਵ ਵੇ ਕਹਿ ਸਕਦੇ ਆ ਹਨ ਗ ਬੇਵਸੈਡ ਲਾਵ ਹੋਂਦੇ ਐਸ mobile phone ਡੇ ਇੰਨਾਂ ਲਾਬਾਨ ਬਾਰੇ ਕੁਝ ਜਾਂਦਾ ਡੇ ਓ ਤੁਸੀਂ ਜਿਵੈਂ mobile phone ਡੇ ਸਾਡੇ ਵਿਚ ਹਰ ਵਿਓਪਾਰ ਆਡੀ ਜੇਦੀ ਸ਼ੇਤਰ ਵਿਚ ਪਰਵਿਟਟੀ ਕਰਸਕਦੇ ਆਂ ਹੈਂ ਨਾ ਉਸ ਬਾਰੇ ਵਿਚ ਵੇ ਪੋਚਡੀ ਦੀ ਸਿੰਘੀ ਆਪਾਂ ਮਤਲੱਬ ਲੈਣ ਦਿਨ ਵੇ ਕਰ ਸਕਦੇ ਆਂ ਫੋਨ ਦ੍ਵਾਰਾ ਹਨ ਗ ਹਨ ਗ ਬਿਲਕੁਲ ਜਿੰਦਾਂ mobile phone ਰਹੀਆਂ ਅਸੀਂ ਵਪਾਰਕ ਤੇ ਆਰਥਿਕ ਚੇਤਰ ਵਿਚ ਤੈਰਾਕੀ ਕਰ ਸਕਦੇ ਆਂ

ਤੇ cell phone ਵਿਚ ਸੰਚਾਰ ਡੇ ਕੀ ਸਾਡੀਆਂ ਵੇ ਹੱਗਾਈ ਹਾਯ ਨਾ ਜੇਡੇ ਵਿਚ ਆਪਾਂ ਕਦੇ ਆਪਂਡੇ ਆਪ ਨੋ ਕੱਦ ਵੇ ਕੁਲ ਮੁਹਸੂਸ ਨੇ ਕਰਦੇ ਹੈ ਨਾ ਹਨ ਗ ਜਿੱਦਾਂ ਕ cell phone ਵਿਚ ਬਹੁਤ ਦਿਲ ਪੁਰਚਾਵੇ ਡੇ ਸਾਡੀਆਂ ਮੋਜੋੜ ਹੀਣ ਜਿਸ ਨਾਲ ਸਾਨੂੰ ਕੁੱਲਾ ਪੰਡ ਨਾਹੀ ਮਹਿਸੂਸ ਹੁੰਦਾ ਆ ਐਕ ਤਰਾਂ ਦਾ T. V ਦਾ ਛੋਟਾ ਰੂਪ ਬੰਦ ਜਾਂਦਾ ਆਈ

ਜੋ ਤੁਹਨੋ ਟੌਹੜਾ ਕੁੱਲਾ ਪੰਡ ਦੂਰ ਕਰਦਾ ਆਈ ਹਨ ਗ ਹਨ ਗ ਆਈ mobile phone ਅਪਰਡੀ ਜੱਜ ਏਜੇਂਸੀਆਂ ਤੇ ਖੁਫੀਆ ਏਜੇਂਸੀਆਂ ਲਾਏ ਅੱਪਯੋਗ ਵੇ ਆ ਹਨ ਨਾ ਐਸ ਬਾਰੇ ਵਿਚ ਥੋੜ੍ਹਾ ਦੱਸੋ ਗੇ

ਤੇ ਐਸ ਦੀ ਵਰਤੋਂ ਨਾਲ ਜਰਾਇਮ ਪੇਸ਼ ਲੋਕਾਂ ਤਕ ਆਸਾਨੀ ਨਾਲ ਪੁਹੰਚ ਕੀਤੀ ਜਾ ਸਕਦੈ ਆਈ ਤੇ ਐਸ ਲੈ ਐਸ ਵਿਚ ਹੋਂਦ ਤੇ ਜਾਂਦਾ ਵਾਲਿਆਂ ਸਾਰੀਆਂ call record ਵਿਸਤਾਰਥਾਨਾਂ ਦਰਜ ਵੇ ਕੀਤੀਆਂ ਜਾ ਸਕਦੀਆਂ ਨੇ ਜਿਸ ਦੀ ਵਰਤੋਂ ਕਰੰਡ ਵਾਲੇ ਦੀ location ਦਾ ਪਤਾ ਲਾਯਾ ਜਾ ਸਕਦਾ ਆਈ ਤੇ ਜਿਸ ਦੀ ਮਦਦ ਡੇ ਨਾਲ ਗੁਪਤਚਰ ਏਜੇਂਸੀਆਂ ਜੁਰਮਾਇਸ਼ ਪੇਸ਼ ਲੂਕਾਂ ਤਕ ਪੁਹੰਚ ਕ ਉਨ੍ਹਾਂ ਵਿਰੋਧ ਕਰਵਾਏ ਵੇ ਕੁਰ ਸਕਦੀਆਂ ਨੇ ਤੇ ਪੁਲਿਸ ਨੂੰ ਬਹੁਤ ਜਿਆਦਾ ਸੌਖਾ ਹੋ ਜਾਂਦਾ mobile ਡੇ ਨਾਲ location ਪਤਾ ਕਰਨੀ ਆ ਕੁਛ ਵੇ ਤੇ ਯੁਵਾ ਜੀਵਨ ਨੌਜਵਾਨ ਪੀੜਦ੍ਹੀ ਛੋਟੇ ਹੈ ਨਾ mobile phone ਦਾ ਇਸਤਮਾਲ ਵੇ ਜਾਰੋਰਾਤ ਤੋਂ ਜਿਆਦਾ ਵੇ ਹੋਰ ਕਰਦੇ ਹੈ ਨਾ ਤੇ ਐਡਾ ਵੇ ਕਿ ਦੁਰੁੱਪਯੋਗ ਕਰਰਾਏ ਨੇ ਹਨ ਗ ਐਸ ਬਾਰੇ ਵਿਚ ਕੁਝ ਦੱਸੋ ਗੇ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 ਬੰਦ ਗਏ ਹੈ ਨਾ ਕਈ ਵੇ ਹਨ ਬਹੁਤ high profile ਹੈਂ ਨਾ ਕਹਿ ਸਕਦੇ ਆਈ ਇਸੇ ਲੋਕ ਦਿਖਾਵੇ ਦੀ ਖਾਤਿਰ ਕੇ ਵਾਰ ਨੌਜਵਾਨ ਵੁਰਗ ਆਪਣੀ ਅਮੀਰੀ ਦਾ ਪੁਰਗਤਾਵਾਂ ਕਾਰਨ ਲਾਏ ਨਵੇਂ ਤੋਂ ਨਵੇਂ ਤੇ ਮਹਿੰਗਾਈ ਤੋਂ ਮਹਿੰਗਾਈ model ਖਰੀਦ ਕ ਆਪਣਾ ਫਾਰ੍ਵਵ ਵੇ ਆਪਣੇ ਦੋਸਤਾਂ ਤੇ ਮਿੱਤਰਾਂ ਤੇ ਪਾਂਡੇ ਹਨ

ਬਿਲਕੁਲ ਐਡੇ ਬਾਰੇ ਥੋੜ੍ਹਾ ਦੱਸੋ ਗੇ ਹਆਂ ਗ mobile phone ਡੇ ਜਿੱਥੇ ਅਨਿਕ ਲਾਵ ਹਨ ਓਥੈ ਕੁਛ ਖ਼ਤਰੇ ਤੋਂ ਖਾਲੀ ਵੇ ਨੇ ਹੈ ਐਸੀ ਵਡੇਰੇ ਵਰਤੋਂ ਕਹਿ ਲੋ ਤਾਂ ਨੌਜਵਾਨ ਵਰਗ ਆ ਵਿਦਿਆਰਥੀਆਂ ਕੋਲ ਹੈ ਕੀਤੀ ਜਾਂਦੈ ਆਈ ਪਹਨਵੇ ਵਿਦਿਆਰਥੀਆਂ ਨੋ ਐਸ ਦੀ ਲੋੜ ਨੇ ਆਈ ਪਰ ਹੂਰ ਵਰਗ ਡੇ ਵਰਤੋਂ ਤੇ ਕਰ ਇਨਾਂ ਡੇ ਵਿਚ ਆਹੇ ਰੱਖਦੇ ਨੇ ਜਿੰਦਾਂ ਕੈਮਰੇ ਵਾਲੇ ਫੋਨਾਂ ਤੇ MMS ਤੇ ਸ਼ਲੇਵਤਾ ਵਿਚ ਬਹੁਤ ਜ਼ਿਆਦਾ ਵੱਡਾ ਕਰ ਦਿੱਤੋ ਹੈ ਨਾ ਕੇ ਵਾਰ ਤੇ ਆਪਣੇ ਹੈ ਸੰਗਿ ਸਾਥੀਆਂ ਦੀ ਗ਼ਲਤ ਵਰਤੋਂ ਡੇ ਕਰਨ ਫੋਟੋਆਂ ਲਈ ਉਂਣਾਹ ਨੂੰ ਬ੍ਲੈਕ ਮੇਲ ਵੇ ਕੀਤਾ ਜਾਂਦਾ ਹਨ ਗ ਤੇ ਵਿਦਿਆਰਥੀਆਂ ਦਾ ਥਯਾਂ ਪੂਰਹਿ ਵੂਲ ਖੁਟ ਤੇ MMS ਡੇ ਵੇਧਰੇ ਹੋ ਗਯਾ ਹੈ ਸਮਾਜ ਘੁੰਡੇ ਪਾਰਟੀਆਂ ਤੇ ਤੇ ਧੋਕੀ ਬਾਜ਼ੀ ਤੇ ਕੈਡੀ ਐਸ ਡੋਰੋਵਰਤੋ ਕਰਨ ਲਾਏ ਸਬ ਤੋਂ ਅਗੈ ਹੁਣ ਤੇ ਸਾਰੇ ਨਟੈਜ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 ਤੇ ਵੁਡਡੇ ਤੋਂ ਵੁਡਡੇ ਜੁਰਮ ਦੜਾਕੀ ਚੋਰੀਆਂ ਹਨ ਨਾ ਅਤੰਗਵਾਡੀ ਕਾਰਵਾਈਆਂ ਐਸੇ ਦਾ ਹੈ ਬੋਲ ਬਾਲਾ ਨੇ ਜੇਲਾਂ ਡੇ ਵਿਚ ਵੇ ਬੂੰਦ ਕੈਡੇਆਂ ਕਿਸੇ ਨਾ ਕਿਸੇ ਤਾਰੀਕਾਯ ਓਥੈ ਦੇ ਵਰਤੋਂ ਕਰਕੇ ਬਾਹਰ ਡੇ ਲੂਕਾਂ ਨਾਲ ਸੁਮਪੁਰਕ ਬੰਦੇ ਰੱਖਦੇ ਹੁਣ ਤੇ ਨੁਕ਼ਲੀ currency ਆ ਪੈਸੇ ਦਾ ਵਪਾਰ ਇਨਾਂ ਦੇ ਬਦੋਲਤ ਹੈ ਦੋਜੇ ਦੇਸ਼ਾਂ ਵਿਚ ਸਮੰਦ ਸਾਬਿਤ ਕੁਰਨ ਲਾਏ ਸੌਖਾ ਬੰਦਯਾ ਹੋਇਆ ਆਏ ਇਨਾਂ ਨੀ ਹਨ ਗ ਮੇਨੂ ਵਿਗਿਆਨੀ ਦਾ ਮਨਾਂ ਹੈ ਕ ਕ ਫੋਨ ਤੇ ਐਕ ਵਾਰੀ ਕੁਝ ਕਹਿਣ ਆ ਸੁਰਾਂ ਤੋਂ ਬਾਅਦ ਡੇ ਕੰਮ ਖੁਟ ਤੋਂ ਖੁਟ ਰਹਿੰਦਾ ਆਏ ਹਨ ਨਾ ਐਸ ਬਾਰੇ ਵਿਚ ਦੱਸੋ ਗੇ ਥੋੜ੍ਹਾ ਜਯਾ ਹਨ ਗ ਜਿਵੈਂ ਕਈ ਮਾਨੋ ਵਿਗਿਆਨ ਦਾ ਵਿਚਾਰ ਹੈ ਕ ਤਕ ਤੁਸੀਂ ਕੋਈ ਵੇ ਗੁਲ ਸੁਣੀ ਹੈ ਤਾਂ ਸੁਣੀ ਹੋਵਈ ਯੋਧਾ ਅਸਰ ਪੰਜ ਮਿੰਟ ਤਕ ਤੈਡੇ ਦਿਮਾਗ਼ ਉਤੇ ਰਹੋ ਗਏ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 ਤੇ ਅਸੀਂ ਸਬ ਡੇ ਪਾਸੋ ਤੋਂ ਬੇਖ਼ਬਰ ਹੋ ਜਾਂਦੇ ਆਂ ਤੇ ਖਾਸ ਕਰਕੇ ਜਦੋਂ ਅਸੀਂ ਕੇ ਵਾਹਨ ਚਲਾ ਰਾਏ ਆਂ ਤੇ ਹਾਦਸਾ ਵਾਪਨ ਸੰਭਾਵਨਾ ਲੱਗਦੈ ਆਏ ਤੇ ਡੇ ਕਰਨ ਹੈ ਲੋਕਾਂ ਵਿਚ ਵੱਖਰੀਆਂ ਵੱਖਰੀਆਂ ਰਿੰਗਟੋਣਾ ਬਹਾਰਾਂ ਦਾ ਬਹੁਤ ਵੇ ਸਵਾਰ ਹੋਇਆ ਆਏ ਤੇ ਕੋਈ ਰਿੰਗ ਤੋਨੇ ਗਾਣੇ ਡੇ ਰੂਪ ਵਿਚ ਬੜੀ ਪੁੜੀਆਂ

ਤੇ ਟੁਕੜੀਆ ਨੇ ਲੱਗਦੀਆਂ ਕੇ ਵਾਰ ਸੁਰਮਿੰਦਗੀ ਵੇ ਮਹਿਸੂਸ ਹੋਣੀ ਆਏ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 ਜਿਥੈ ਕ ਫਾਇਦੇ ਹੈ ਉਠਾਈ ਨੁਕਸਾਨ ਵੇ ਉਣੇ ਹੈ ਹਨ ਫੋਨ ਡ ring tones ਵੇਗਹੇਰਾ ਬਹੁਤ ਗ਼ਲਤ ਤਾਰਿਕਾ ਨਾਲ use ਕਰਦਾ ਨੇ ਅਜੇ ਦੀ new generation ਹੈ ਗ ਫੇਰ ਵੀ ਆਪ ਆਪਣੀ ਤਰਫ ਤੋਂ ਬਚਾਓ ਰੱਖੋ ਜਿਨ੍ਹਾਂ ਹੋ ਸਕਦਾ ਆਏ ਹਨ ਗਿ

ਸਤਿ ਸ੍ਰੀ ਅਕਾਲ ਜੀ, ਮੈਂ ਦੀਪ ਕੌਰ, ਰਾਜਦੀਪ ਕੌਰ, ਮੈਂ ਅਹ ਅੱਗੇ ਦੀ ਜਿਹੜੀ ਕਹਾਣੀ ਸੀਗੀ ਤੁਹਾਨੂੰ ਅਹ ਤੁਹਾਨੂੰ ਉਹ ਸੁਣਾਉਂਦੀ ਹਾਂ ਅਹ ਆਪਾਂ ਸੀਗੇ ਕਿੱਥੇ ਹਾਂਜੀ ਹਾਂਜੀ ਖੇਤੀਬਾੜੀ ਦਾ ਕੀ ਹਾਲ ਹੈ ਮੈਂ ਇਹ ਗੱਲ ਨੂੰ ਹੋਰ ਪਾਸੇ ਲਾ ਇਹ ਦਿੱਤੀ, ਚੁੱਪ ਸੀ, ਪਰ ਕੁੱਝ ਸੋਚ ਰਿਹਾ ਸੀ ਮੁੰਡਾ, ਰੋਈ ਜਾ ਰਿਹਾ ਸੀ ਉਹਦਾ ਅਤੇ ਇਸ ਤੋਂ ਬਾਅਦ ਕੁੱਝ ਦੇਰ ਬਾਅਦ ਦੋਵੇਂ ਉੱਠ ਥੱਲੇ ਚਲੇ ਆ ਗਏ ਸੀ, ਮੁੰਡਾ ਜ਼ੋਰ ਜ਼ੋਰ ਦੀ ਰੋਈ ਜਾ ਰਿਹਾ ਸੀ ਅਤੇ ਬੀਜੀ ਉਹਨਾ ਨੂੰ ਚੁੱਕਣ ਵਿਹੜੇ 'ਚ ਚੱਲ~ ਚੱਕਰ ਲਾ ਰਹੇ ਸਨ ਅਤੇ ਮੰਜੀਆਂ ਡਾਂਹਦਿਆਂ, ਬਿਸਤਰੇ ਲਿਆਉਂਦਿਆਂ ਤੱਕ ਬੀਜੀ ਕਾਫੀ ਖਿੱਝ ਗਏ।